ਠੀਕ ਏ ਜੀ ਜੇ ਆਪਾਂ ਨਾਲ ਪੁਰਸੇ ਜਿਵੇਂ ਮਰਜੀ ਆਪਾਂ ਵੱਡੇ ਵੀ ਬਣਾ ਸਕਦੇ ਬਣਾਉਂਦੇ ਓ ਤੁਸੀਂ purse ਜਿਵੇਂ ਆਪਾਂ ਜਿਹੜੇ ਬਣਾਂਦੇ ਆ ਜਿਵੇਂ ladies look ਲੈਂਦੇ ਏ ladies ਵਗੈਰਾ ਲੈਦੇ ਨਿਆਂ ਤਾਂ ਉਹਦਾ ਪੁਰਸੇ ਵੀ ਤੁਸੀਂ ਬਣਾਂਦੇ ਹੋਵੋਗੇ ਹਾਂਜੀ ਉਹਦਾ ਦੇ purse ਵੀ ਬਣਾਂਦੇ ਆ ਤਾਂ ਉਹਦੀ finishing ਵੀ ਚੋੜੀ ਪਤੀ ਨਾਲ ਹੋ ਜਾਂਦੀ ਏ

ਮਤਲਬ ਜੇ ਤੁਸੀਂ leather ਦੇ ਜੀਵਨ ਅੱਜਕਲ ਚੱਲ ਰਹੇ ਏ ਨਾ ਇੰਨੇ ਮਤਲਬ ਸੋਹਣੇ ਸੋਹਣੇ purse ਚੱਲਦੇ ਪਏ ਨੇ ਦੇਖਦੇ ਆ ਆਪਾਂ ਜਿਵੇਂ ਬਜਾਰ ਵਿੱਚ

ਤੇ ਉਹ ਚੀਜ ਵੀ ਤੁਸੀਂ ਬਣਾ ਲੈਂਦੇ ਓ ਹਾਂਜੀ ਮੈਂ ਉਹ ਵੀ ਬਣਾ ਲੈਂਦੀ ਆ ਮੈਂ gents purse ਵੀ ਬਣਾ ਲੈਂਦੀ ਆ gents purse ਵੀ ਜਿਸ ਤਰਾਂ ਆਪਣਾ ਜਿਵੇਂ ਹੁਣ ਅੱਜਕਲ leather ਚੱਲਦੇ ਏ ਉਹ ਮੈਂ leather ਚ ਨਹੀਂ ਕਪੜੇ ਦੇ ਵਿੱਚ ਬਣਾ ਲੈਂਦੀ ਆ ਉਹ ਵਾਲੇ purse

ਮਤਲਬ best ਰਹਿੰਦੇ ਏ leather ਉਹ ਪਾਣੀ ਵਿਚੋ ਭਿਜ ਜੇ ਤਾਂ ਖਰਾਬ ਵੀ ਹੋ ਜਾਂਦੇ ਏ ਨਾ leather

ਪਾਣੀ ਵਿੱਚ ਖਰਾਬ ਹੋ ਜਾਂਦੀ ਏ ਪਰ ਲੇਕਿਨ ਆ ਕਪੜੇ ਬਣਾ ਲੈਂਦੀ ਆ ਕਪੜੇ ਦੇ best ਰਹਿ ਜਾਂਦੀ ਏ ਕਪੜੇ ਦੇ ਤਾਂ ਫੇਰ ਏਵੈ ਵੀ ਏ ਨਾ ਵੀ ਉਹ ਧੋ ਹੋ ਜਾਂਦੇ ਏ ਜੀਵਨ ਗੰਦੇ ਦਿਖਣ ਲੱਗ ਗਏ ਧੋਏ ਜਾਂਦੇ ਏ ਹਨਾ

leather ਨੂੰ ਆਪਾਂ ਧੋ ਵੀ ਨੀਂ ਨਾ ਸਕਦੇ ਹਨਾ ਜੀ ਹਾਂਜੀ ਹਾਂਜੀ ਉਹ leather ਮਤਲਬ ਕੀ ਜਿਵੇਂ ਇੱਕ ਵਾਰੀ ਆਪਾਂ ਨੇ purse ਪਾਇਆ ਖਰਾਬ ਹੋ ਜਾਂਦੇ ਉਹਦੇ ਛਿਲਕੇ ਜੇ ਉਤਰਨ ਲੱਗ ਜਾਂਦੇ ਏ ਨਾ ਕਪੜੇ ਦੇ

ਕਿਉਂਕਿ ਮੈਂ ਲਿਆ ਸੀਗਾ ਨਾ purse ਉੱਥੇ ਇੱਕ ਬਜਾਰੋ ਲੈ ਕੇ ਆਈ ਸੀ leather ਦਾ ਤੇ ਉਹ ਨਾ ਬਿਲਕੁਲ ਹੀ ਖਰਾਬ ਹੋਉਗਾ ਜਾਂ ਬੂਰੇ ਦੀ ਤਰਾਂ ਝੜ ਗਿਆ leather ਉਹ ਨਹੀਂ ਨਹੀਂ ਉਹ ਗੱਲ ਨੀਂ ਹੋ ਸਕਦਾ ਉਹ ਤਾਂ ਕਪੜੇ ਦਾ ਬਣਿਆ ਹੁਣ ਉਹ ਕਪੜੇ ਦਾ best ਰਹੂਗਾ ਤੁਹਾਨੂੰ ਕਿਸ ਤਰਾਂ ਦਾ ਬਨਵਾਨਾ ਬਲਕੀ purse gents ਬਣਨੇ ਏ gents ਕਈ ਤਰਾਂ ਦੇ ਹੰਦੇ ਏ ਕਈਆਂ ਦੇ ਅੰਦਰ trans pate ਕੋਈ ਕਾਗਜ ਲੱਗੇ ਹੁੰਦੇ ਨਾ

ਬੀ ਜਿਵੇਂ ਤਸਵੀਰ ਕੋਈ ਪਾਣੀ ਏ ਜਾਂ ਕੁੱਝ ਹੋਰ ਪਾਣਾ

ਉਸ type ਚ ਲਾ ਲੈਣੇ ਏ ਸਭ ਚ ਠੀਕ ਏ ਜੀ ਤੇ ਆਪਾਂ ਮਤਲਬ ਬਣਾ ਆਪਾਂ ਸਭ type ਚ ਬਣਾ ਲੈਂਦੇ ਆ ਮੈਂ gents purse ਬਣਾਨੇ ਏ ਨਾ

ਉਹਨਾ ਦਾ price ਘੱਟੋ ਘੱਟ ਮਤਲਬ ਕੀ ਜਿਵੇਂ material ਜਿੰਨਾ ਲੱਗਦਾ ਤੁਹਾਡੇ ਕੋਲ

ਉਸ ਹਿਸਾਬ ਨਾਲ ਵੇਸੇ ਤਾਂ ਹੁੰਦਾ ਬੱਸ ਜਿਆਦਾ ਤਰ ਤਾਂ ਮੈਂ ਜਿਵੇਂ ਬਣਾਨੀ ਆ

ਆਪਾਂ ਨੇ ਇੱਕਠੇ purse ਚਕਣੇ ਹੋਣ ਜਿਵੇਂ ਆਪਾਂ ਨੇ ਪੰਜ ਜਾਂ ਦੱਸ purse ਲੈਣੇ ਹੋਣ ਤੁਹਾਡੇ ਕੋਲੋ ਠੀਕ ਏ

ਹਾਂ ਉਸਦਾ price ਵੀ ਮਤਲਬ ਕੀ ਜਿਵੇਂ ਮਤਲਬ ਕੀ ਆ ਆ ਉਹੀ ਬੱਸ ਤੁਹਾਨੂੰ ਜਿਵੇਂ ਮੈਂ ਡੇਡ ਸੋ ਰੁਪਏ ਲਗਾ ਰਹੀ ਆ ਉਹੀ ਤੁਹਾਨੂੰ purse ਇੱਕ ਸੋ ਚਾਲੀ ਦਾ ਜਾਂ ਇੱਕ ਸੋ ਪੰਤਾਲੀ ਦਾ ਇਸ ਤਰਾਂ ਲੱਗ ਜੂ ਗਾ ਤੁਹਾਨੂੰ purse ਉਹ ਵਾਲਾ

ਠੀਕ ਏ ਜੀ gents purse ਦੀ cutting ਵਗੈਰਾ ਕਿੱਦਾ ਹੁੰਦੀ ਏ ਨਾ gents purse ਦੀ cutting ਜਿਵੇਂ ਦੇਖੋ ਮੈਂ ਆ ਤੁਸੀਂ ਕਿੰਨੀ ਕ ਮਤਲਬ ਕੀ ਉਹ ਚਾਹੀਦੀ ਏ ਤੁਹਾਨੂੰ ਜੇਬ ਤੁਹਾਡੀ pocket ਕਿੰਨੀ ਕ ਚਾਹੀਦੀ ਏ

ਛੋਟੇ ਵੀ ਰਾਖਵਾਂਦੇ ਏ ਵੀ ਨਹੀਂ ਜਿਆਦਾ ਨਹੀਂ ਚਾਹੀਦਾ ਹੈਗਾ ਇਹ

ਜਿਵੇਂ ਵੀ ਉਹ ਵਿੱਚ ਚਾਉਂਦੇ ਆ ਵੀ ਉਹ ਹਿਸਾਬ ਨਾਲ ਉਹਦੀ ਲੰਬਾਈ ਚੋੜਾਈ ਰੱਖੀ ਜਾਉ ਗੀ

pocket ਦੇ ਹਿਸਾਬ ਨਾਲ ਜਿੰਨੀ ਕ ਤੁਸੀਂ pocket ਚਾਉਂਦੇ ਓ ਦੇ ਵਿੱਚ ਕਈ ਤਾਂ ਕਹਿੰਦੇ ਏ ਨਾ ਬੀ pocket ਦੇ pocket ਦੇ ਵਿੱਚ ਰਹੇ ਬੱਸ

ਕਈਆਂ ਨੇ ਇੱਕਲਾ card ਪਾਣਾ ਹੁੰਦਾ

ਬੀ ਇੱਕਲੇ card ਵਾਸਤੇ ਇੱਕਲੀ ਚੀਜ ਚਾਹੀਦੀ ਏ

ਤਾਂ ਜਿਸ ਤਰਾਂ ਵੀ ਤੁਸੀਂ ਚਾਹੁੰਦੇ ਓ ਉਸਤਰਾਂ ਉਹ ਕਰ ਸਕਦੇ

ਉਹਦਿਆ pockets ਤਾਂ ਵੇਸੇ ਦੋ ਹੀ ਹੁੰਦੀਆਂ ਆਮ ਤਾਂ ਵੇਸੇ ਹੁਣ ਅੱਜਕਲ ਦੇਖਿਆ ਮੈਨੇ ਤਿੰਨ ਪੋਕੀਟਾ ਚਲਣ ਲੱਗ ਜਾਂਦੀਆ

ਤੇ ਉਹਦੀਆਂ ਸਈਡਾ ਤੋਂ ਵੀ ਖੁਲਦੀਆਂ ਨੇ ਹਨਾ

ਮਤਲਬ ਜਿਹੜੀ ਆ ਅੰਦਰ ਵਾਲੀ side ਤੇ ਮਤਲਬ ਅਲੱਗ ਤੋਂ ਲਗਦੀਆ ਹਾਂ ਉਹ ਅਲੱਗ ਤੋਂ ਵੀ ਲੱਗ ਜਾਂਦੀਆ ਉਹਦੇ ਉਪਰ finishing ਹੋ ਜਾਂਦੀ ਏ ਨਾ ਜਦ ਜੀਵਨ ਦੋ pocket ਲਗਵਾ ਤੀ ਲੰਮਬੀ ਵਾਲੀ ਆਪਾਂ ਕਹਿਣੇ ਆ

ਤੇ ਅਗਲੀ side ਜਦੋ ਆਪਾਂ ਛੋਟੀ pocket ਲਗਾਣੀ start ਕਰਨੀ ਏ

ਤਾਂ ਉਹਦੇ ਵਿੱਚ ਪਹਿਲਾਂ ਆਪਾਂ ਨੇ ਇੱਕ ਆ ਇੱਕ ਉਹ ਬਣਾ ਲੈਣਾ purse box ਬਣਾ ਲੈਣਾ ਉਹਨੂੰ cutting ਕਰ ਲੈਣੀ ਮਤਲਬ ਕੀ ਅਲੱਗ ਅਲੱਗ ਅਤੇ slash

ਕਰਕੇ ਉਹਦੇ ਬਾਅਦ ਨਾ ਜਦੋ ਆਪਾਂ ਉਹ ਕਰਦੇ ਆ ਉਹਦੇ ਵਿੱਚ ਆਪਾਂ ਜਦੋ ਕਰਦੇ ਆ ਨਾ ਆ cutting ਕਰਕੇ ਉਹਦੀ finishing ਕਰ ਲੈਣੇ ਆ ਪਹਿਲਾਂ ਆ ਇੱਕਲਿਆਂ pockets pockets ਦੀ

ਜਦੋ attach ਕਰਨਾ ਨਾ ਆਪਣੇ

ਉਸ time attach ਕਰਦੇ ਵਕਤ ਹੀ ਆਪਾਂ ਨੇ ਉਹਦੀ finishing ਕਰ ਕੇ ਨਾਲ ਹੀ ਉਹਨੂੰ ਖੋਲਣਾ start ਕਰ ਦੇਣਾ ਨਾਲ ਠੀਕ ਏ ਮਤਲਬ ਉਹਦੀ finishing ਜਿਹੜੀ ਏ ਆਪਣੇ pockets ਮਤਲਬ ਜਿਹੜੀ ਆ ਅੰਦਰੋ ਮਤਲਬ ਖੋਲਣੀਆ ਨੇ ਨਾ

ਮਤਲਬ ਜਿਹਨਾ ਦਾ ਅੰਦਰਲਈ side ਤੋਂ ਮੁਹ ਰਖਣਾ ਉਹਨਾ ਦੀ ਪਹਿਲਾਂ ਤੋਂ ਹੀ finishing ਕਰਦੇ ਆ

ਫੇਰ ਜਦੋ ਆਪਾਂ ਆ attach ਕਰਤਾ ਫੇਰ ਬਾਚੋ finishing ਉਹਦੀ ਔਖੀ ਹੁੰਦੀ ਏ ਨਾ ਤਾਂ

ਦੂਸਰਿਆਂ pockets ਹੁੰਦੀਆਂ ਜਿੰਨਾ ਦੇ ਉਪਰ ਵਾਲੀ side ਤੋਂ ਜਿਵੇਂ ਆਮ purse ਦੀਆਂ ਖੁਲਦੀਆਂ ਨੇ ਹਨਾ

ਤਾ ਆਪਾਂ ਉਹਨਾ ਦੀ finishing ਬਾਚੋ ਕਰਦੇ ਆ ਕੇ ਉਹਨਾ ਦੀ ਵੀ ਪਹਿਲਾਂ ਹੀ ਹੋ ਜਾਂਦੀ ਏ ਨੀ ਉਹਨਾ ਦੀ ਪਹਿਲਾਂ ਹੀ ਹੋ ਜਾਂਦੀ ਏ ਵੇਸੇ ਪਹਿਲਾਂ ਈ ਕਰਨੀ ਪੈਂਦੀ ਏ ਕਿਉਂਕਿ ਬਾਚੋ finishing ਕਰਨੀ ਥੋੜੀ ਔਖੀ ਓ ਲੱਗਦੀ ਏ ਜੇ ਆਪਾਂ ਨੇ ਖੋਲਣੀ ਏ ਜੇ ਆਪਾਂ ਨੇ ਮਤਲਬ ਕੀ ਜੇ ਤੁਸੀਂ ਨਹੀਂ ਕਰਵਾਣਾ ਚਾਹੁੰਦੇ ਤੇ ਉਹਦੇ ਵਿੱਚ ਆਪਾਂ ਮਤਲਬ ਕੀ ਪਹਿਲਾਂ ਹੀ ਉਸ ਹਿਸਾਬ ਨਾਲ ਲਿਉ ਕੀ ਆਪਾਂ ਕਪੜਾ ਉਸ side ਤੋਂ ਬੰਦ ਹੀ ਰਖੀਏ

ਦੂਸਰੀ side ਆਪਣਾ ਬੰਦ side ਤੋਂ ਹੀ pocket ਬਾਹਰਲੀ side ਕੱਡਤੀ ਦੂਸਰੀ side ਉਹਨੂੰ ਖੁਲੇ ਪਾਸੇ ਵਾਲੀ side ਤੋਂ ਕੱਡਤਾ ਜੇ finishing ਨਹੀਂ ਕਰਨੀ ਜੇ finishing ਕਰਨੀ ਏ ਫੇਰ ਅੰਦਰ ਪਹਿਲੇ finishing ਕਰਨੀ ਠੀਕ ਏ ਜੀ ਹੋਰ mam ਉਹ ਜਿਵੇਂ ਆਪਾਂ ਕਰਦੇ ਆ ਜਿਵੇਂ finishing ਉਹਦੀ ਕਰਨੀਂ ਏ ਹਨਾ finishing ਆਪਾਂ ਉਹੀ ਕਪੜੇ ਦੀ ਕਰਦੇ ਆ ਜਾ ਆਪਾਂ color ਲਭ ਕੇ ਕ਼ਰ ਸਕਦੇ ਆ ਜਿਵੇਂ ਆਪਾਂ decorate ਲਈ ਆਪਾਂ ਕਹਿਏ ਲਾ ਜਿਵੇਂ ਆਪਾਂ ਬਾਹਰਲੇ side ਤੋਂ ਲਗਾਣਾ ਚਾਹੀਦਾ

ਬੀ ਆਪਣਾ ਕਰਨ ਉਹ ਜਿਵੇਂ ਕਹਿੰਦੇ ਆ ਆਪਾਂ ਵੀ ਬਾਹਰਲੇ side ਤੋਂ ਸਨੀਲ ਦਾ ਕਪੜਾ ਲੱਗ ਜਾਂਦਾ ਵੀ gents ਵਿੱਚ ਜਿਆਦਾਤਰ ਸਨੀਲ ਦਾ ਲੱਗਦਾ ਜਾਂ ਆਪਾਂ ਫੇਰ translator ਵੀ ਕੋਈ ਲਗਾ ਦਿੰਦੇ ਆ

ਜਾਂ ਕੋਈ ਆਪਾਂ ਕੋਈ ਕੱਡਾਈ ਕੱਡੀ ਵੀ ਹੋਵੇ

ਉਹ ਕੱਡਾਈ ਕੱਡੀ ਵੀ ਲੱਗਾ ਦਿੰਦੇ ਆ ਜੋ ਆਪਾਂ print ਕੀਤਾ ਹੋਵੇ print ਵਾਲੇ ਵੀ ਲਗਵਾ ਦਿੰਦੇ ਆ

ਕਿਉਕਿ ਜਿਸ ਤਰਾਂ ਦੀ ਅੱਜਕਲ look ਚਾਹੀਦੀ ਏ ਉਹਨਾ ਨੂੰ ਅੱਜਕਲ ਬਹੁਤ ਮਤਲਬ ਕੀ ਫੁੱਲਾ ਜੀ ਵਾਲੀ ਛੋਟੀ ਛੋਟੀ ਬੂਟੀਆਂ ਜੀ ਹੁੰਦੀਆਂ

ਜਿਆਦਾ ਤਰ ਤਾਂ ਉਹੀ ਅੱਛੇ ਲੱਗਦੇ ਏ

ਕਈ ਜਿਆਦਾਤਰ ਤਾਂ black ਪਸੰਦ ਕਰਦੇ ਨੇ ਜਿਆਦਾ ਤੋਂ ਜਿਆਦਾ ਠੀਕ ਏ ਮਤਲਬ ਆਪਾਂ ਨੇ ਕੁੱਝ ਵੀ ਆਪਾਂ ਨੇ plane purse ਬਨਾਣਾ ਠੀਕ ਏ

ਕੋਈ ਵੀ decoration ਨੀਂ ਕਰਨੀ ਉਹਦੀ ਠੀਕ ਏ ਤੇ ਆਪਾਂ ਜਿਹੜੀ ਨਾਲ ਨਾਲ ਜਿਹੜੇ ਕਪੜੇ ਦੀ finishing ਕਰਨੀ ਏ ਉਹ ਆਪਾਂ ਮਤਲਬ printed ਰੱਖ ਲਈਏ ਤਾਂ ਉਹ ਸੋਹਣਾ ਲੱਗਦਾ ਆ ਹਾਂ ਉਹ ਵੀ ਬਹੁਤ ਅੱਛਾ ਲੱਗਦਾ ਜਿਵੇਂ ਦੇਖੋ ਆਪਾਂ ਨਾਲ ਨਾਲ finishing ਵਾਲੇ ਕਪੜੇ ਨਾ printed ਲੈ ਲਿਆ ਕੋਈ

print ਇਹ ਜਾ ਲਿਉ ਕੋਈ ਕੀ ਉਹ ਹੋਵੇ ਬਰੀਕ ਹੋਵੇ ਮਤਲਬ

ਹਾਂ ਮੋਟਾ ਨਹੀਂ ਜਿਵੇਂ ਛੋਟੀ ਬੋਤੀ ਹੁੰਦੀ ਏ ਨਾ ਉਸ type ਚ ਹੋਵੇ ਠੀਕ ਏ ਜੀ ok ਜੀ thank you

ਹਾਂ ਪਰਵਿੰਦਰ ਕਿੱਦਾਂ ਵਧੀਆਂ ਜਸਪ੍ਰੀਤ ਤੂੰ ਸੁਨਾ ਵਧੀਆ ਹੋਰ ਕਿਆ ਕਰਦੇ ਬਸ ਕੁੱਝ ਨਹੀਂ free ਸੀ ਤੂੰ ਸਣਾ ਦੱਸ ਅੱਛਾ ਬੱਸ ਮੈਂ ਵੀ free ਸੀ ਉਹ ਤਾਂ ਮੈਂ ਤੇਰੇ ਨਾਲ ਨਾ stitching ਬਾਰੇ ਗੱਲ ਕਰਨੀ ਸੀ

ਹਾਂ ਉਹ ਕੱਲ ਮੈਂ ਕਿਆ ਆਪਾ ਨੂੰ ਕਿੰਨਾ ਵਧੀਆ ਲੱਗਿਆ ਹਨਾ ਜੋ ਵੀ madam ਨੇ ਸੀਖਾਇਆ ਉੱਥੇ sample ਵਗੈਰਾ ਹਾਂ ਹਾਂ ਵਧੀਆਂ ਸਿਖਾਂਦੇ ਆ ਸਾਰਾ ਇੱਥੇ ਹਮ ਵਧੀਆ ਸਭ ਕੁੱਝ ਵਧੀਆ ਸਿਖਾਂਦੇ ਤੇ ਆਪਾਂ ਨੂੰ ਅਹ back stich lazy daisy stich ਵਗੈਰਾ ਵੀ ਵਧੀਆ ਲੱਗੀ ਹਨਾ ਉਹ ਕਿੰਨੀ easy ਆ

basic ਤੋਂ ਸਿਖਾਨਾ ਇਹਨਾ ਨੇ ਫੇਰ ਵਧੀਆ ਮਤਲਬ ਕੀ ਸਾਰਾ ਬੱਚੇ ਨੂੰ trained ਕਰਦੇ ਏ basic ਤੋਂ ਸਿਖਾ ਕੇ

ਆਪਾਂ ਕਢਾਈ ਵੀ ਕੱਢ ਸਕਦੇ ਹਾਂ ਉਹਨਾ ਤੇ ਆਪਾਂ ਆਪਣਾ ਸਾਫ਼ ਕੱਪੜਾ ਲੈਕੇ ਉਹਦੇ ਤੇ ਖੁਦ ਹੱਥਾਂ ਨਾਲ ਕਢਾਈ ਵੀ ਕੱਢ ਸਕਦੇ ਹਾਂ ਕੁੱਝ ਵੀ ਪਾ ਸਕਦੇ ਹਾਂ ਕੋਈ ਬੱਚੇ ਦਾ ਕੱਪੜਾ ਕੋਈ ਬਨਾਣਾ ਉਹਦੇ ਤੇ ਬੱਚੇ ਦੇ ਬਣਾ ਸਕਦੇ ਹਾਂ

ਹਮ ਤੇ ਆਪਾਂ ਮਤਲਬ plain suit ਨੂੰ ਹਨਾ party wear designer ਜਿੱਦਾਂ ਮਰਜੀ ਉਹਨੂੰ design ਕਰ ਸਕਦੇ ਹਾਂ ਹਨਾ ਹਾਂ ਹਾਂ ਜਿੱਦਾਂ ਮਤਲਬ ਜਿੱਦਾਂ ਆਪਾਂ ਇੱਕ simple gather ਐਵੇਂ gather ਵੀ ਹਾਂ ਜਿੱਦਾਂ ਮਤਲਬ ਕਿ ਉਹਨੂੰ ਨਾ ਫਰਾਕ type ਵੀ ਬਣਾ ਸਕਦੇ ਹਾਂ ਆਪਾਂ ਕਪੜੇ ਨੂੰ ਉਦੇ ਵਿੱਚ ਨਾ

ਸੀਨ ਮਾਰਕੇ ਦੋਨੋ ਧਾਗਿਆ ਨੂੰ ਖਿੱਚ ਕੇ

ਫਿਰ ਆਪਾਂ ਉਹਨਾਂ ਨੂੰ ਮਤਲਬ ਕਿ ਫਰਾਕ type ਵੀ ਬਣਾ ਸਕਦੇ ਹਾਂ ਹਾਂ ਤੇ ਉਹ ਸੀਨ ਆਪਾਂ ਮੋਟਾ ਬਖਿਆ ਕਰਕੇ ਮਾਰ ਮਾਰਦੇ ਹਾਂ ਹਨਾ ਹਾਂ ਹਾਂ ਉਹ ਮੋਟਾ ਬਖਿਆ ਕਰਕੇ

ਹਾਂ ਫਿਰ ਉਹਨੂੰ ਧਾਗੇ ਨੂੰ alter ਤੇ ਫੜ ਕੇ ਖਿੱਚਣਾ ਹਨਾ ਫਿਰ ਉਹ ਬਣਦੇ ਨੇ ਸ਼ਲਗਦ ਹਾਂ ਹਾਂ ਫੇਰ ਉਹ ਬਣਦਾ ਹਾਂ ਹਾਂ ਇਹ ਤੇ ਆਪਾਂ ਕਮੀਜ਼ ਤੇ ਉਹਦੇ ਨਾਲ ਫ੍ਰੀਲ ਬਾਵਾਂ ਵੀ ਬਣਾ ਸਕਦੇ ਹਾਂ ਹਨਾ ਸ਼ਲਗਦਰ ਪਾਕੇ frock ਬਣਾ

ਹਾਂ frock ਬਣਾ ਸਕਦੇ ਹਾਂ ਜਿੱਦਾਂ ਮਰਜੀ ਬਨਾਲੋ ਹਮ

ਹਾਂ ਹਾਂ ਤੇ ਉਹ ਪੁੱਛਨਾ ਸੀ ਜਿਹੜੀ ਮਤਲਬ ਇੱਕ ਡੋਰੀ ਸਬਲਾ ਹੁੰਦਾ ਹਨਾ

ਤੇ ਉਹਦੇ ਤੇ ਜਿਹੜੀ ਡੋਰੀ ਹੁੰਦੀ ਹੈ ਉਹ ਕਿੱਦਾਂ ਬਣਦੀ ਹੈ ਤੇ ਆਪਾਂ ਜਿਹੜੇ ਉਹ ਪਤਾਸ਼ੇ ਜਿਹੇ ਲਗਾਉਂਦੇ ਹਾਂ ਉਹ ਕਿੱਦਾਂ ਬਣਦੇ ਆ ਪਹਿਲਾਂ ਉਹ ਡੋਰੀ ਨੂੰ ਧਾਗਾ ਮਤਲਬ ਤਿਰਸ਼ਾ ਕੱਪੜਾ ਕੱਟਣਾ ਹੁੰਦਾ ਪਹਿਲਾਂ

ਫੇਰ ਉਹਦੇ ਵਿੱਚ ਨਾ ਸੀਨ ਮਾਰਨੀ ਹੁੰਦੀ ਹੈ ਛੋਟੇ ਛੋਟੇ ਮਤਲਬ ਕਿ ਥੋੜੀ ਜੀ ਜਗ੍ਹਾ ਛੱਡ ਕੇ ਮਾਰਨੀ ਹੁੰਦੀ ਆ

ਉਸ ਤੋਂ ਬਾਅਦ ਜਦੋਂ ਵੱਜ ਗਈ ਸੀਨ ਤਾਂ ਉਹਨੂੰ ਨਾ ਵਿੱਚ ਸੂਈ ਨਾਲ ਕਿਸੇ ਨਾਲ ਮਤਲਬ ਕਿ ਉਹਨੂੰ ਪੁੱਠਾ ਕਰਨਾ ਫੇਰ ਬਾਹਰ ਨੂੰ ਬਾਹਰ ਨੂੰ ਕੱਢਨੀ ਹੈ ਉਹ ਸੀਨ ਅੰਦਰ ਚਲੇ ਜਾਂਦੀ